ਜਹਾਂਂ ਸੇ ਇਤਨੀ screen ਕੱਟ ਹੋ ਰਹੀ ਹੈ just ਮੈਨੂੰ ਇਕ minute ਦਓ ਬੱਚੇ ਸਿਰਫ਼ ਔਰ ਸਿਰਫ਼ minute ਫਿਰ ਆਪਾਂ check ਕਰਦੇ ਹਾਂ ਤਾਂ ਲਓ ਜੀ ਇੱਕ ਵਟੇ ਬਾਰਾਂ ਇੱਕ ਵਟਾ ਬਾਰਾਂ ਤਾਂ solve ਕਰਨਾ ਸ਼ੁੁਰੂ ਕਰਦੇ ਹਾਂ time waste ਤਾਂ ਆਪਾਂ ਕਰਾਂਗੇ ਨੀ। ਠੀਕ ਹੈ time waste ਨਹੀਂ ਕਰਾਂਗੇ ਆਪਾਂ। ਤਾਂ ਬੱਚੇ ਹੁਣ set ਹੈ ਇੱਕ ਵਾਰ check ਕਰਿਓ। ਇੱਕ ਵਾਰ check ਕਰੋ ਦੇਖੋ ਕਿ ਹੁਣ screen set ਹੋ ਗਈ ਹੈ okay ਹੈ ਜਾਂ ਫਿਰ ਨਹੀਂ ਹੈ। ਹੁਣ ਸਭ ਕੁਛ ਦਿਖ ਰਿਹਾ ਹੈ? ਹਾਂ sir ਅਬ ਠੀਕ ਹੈ ਬਿਲਕੁਲ okay ਹੈ ਹਮ ਲਓ ਜੀ। ਤਾਂ ਵੇਖੋ a ਪਾਇਪ can fill ਕਹਿੰਦੇ ਛੇ ਘੰਟਿਆਂ ਚ ਭਰ ਦਿੰਦੀ ਹੈ ਦੂਜੀ ਪਾਇਪ ਖਾਲੀ ਕਰਦੀ ਹੈ ਕੀ ਕਰਦੀ ਹੈ ਬੱਚੇ ਖਾਲੀ ਕਰਦੀ ਹੈ ਬਾਰਾਂ ਘੰਟਿਆਂ ਦੇ ਵਿੱਚ ਤੇ ਦੋਵਾਂ ਨੂੰ ਇਕੱਠਾ ਕਰ ਦਿੱਤਾ ਗਿਆ ਦੋਵਾਂ ਨੂੰ ਠੀਕ ਹੈ

ਤਾਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਵੀ empty ਵਾਲੀ ਗੱਲ ਆਵੇ ਤਾਂ minus ਲਾਉਣਾ ਹੈ ਉੱਥੇ minus ਦਾ ਮਤਲਬ ਕੀ ਹੁੰਦਾ ਹੈ ਬੱਚੇ ਕਿ empty ਕਰ ਰਿਹਾ ਹੈ, ਹੁਣ ਕਹਿੰਦੇ ਕਿ ਇਹ ਦੋਵੇਂ ਰਲ ਕੇ ਇੱਕ ਘੰਟਾ ਚੱਲੀ। ਇੱਕ ਘੰਟੇ ਵਿੱਚ efficiency ਕਿੰਨੀ ਹੋ ਜਾਏਗੀ ਦੋ ਦੇ ਵਿੱਚੋਂ minus ਇੱਕ ਕਰ ਦਓ ਇੱਕ ਆ ਗਿਆ।

ਤੇ ਜਿਹਨਾਂ ਦਾ ਬਿਲਕੁਲ ਸਹੀ ਹੈ ਸਭ ਦਾ answer ਇੱਕ ਵਟੇ ਬਾਰਾਂ, ਇੱਕ ਵਟੇ ਬਾਰਾਂ ਤੇ ਇੱਕ ਵਟੇ ਬਾਰਾਂ ਆਇਆ ਤੇ ਮੈਨੂੰ ਬੜੀ ਹੀ ਖ਼ੁਸ਼ੀ ਹੋ ਰਹੀ ਹੈ ਕਿ ਤੁਸੀਂ ਬਿਲਕੁਲ ਹੀ ਸਹੀ ਜਵਾਬ ਦਿੱਤਾ ਹੈ ਤੇ very good, very good ਜਿਹਨਾਂ ਦਾ ਵੀ Answer ਆ ਗਿਆ ਇੱਕ ਵਾਰ done ਕਰ ਦਓ ਤੇ ਜਿਹਨਾਂ ਨੇ like ਨੀ ਕੀਤਾ like ਕਰ ਦਓ ਤੇ ਜਿਹਨਾਂ ਨੇ share ਨੀ ਕੀਤਾ share ਕਰ ਦਓ ਲਓ ਜੀ ਅਗਲਾ ਸਵਾਲ ਕਰਦੇ ਹਾਂ ਫਿਰ ਆਪਾਂ ਤੇ ਜਿਹਨਾਂ ਦਾ ਸਹੀ ਹੈ ਉਹ ਚੁਬਾਰੇ ਚੜ੍ਹ ਸਕਦੇ ਹੈ ਕਿਉਂਕਿ ਉਹਨਾਂ ਸਭ ਵਾਸਤੇ ਉਹਨਾਂ ਸਾਰਿਆਂ ਵਾਸਤੇ ਇਹ ਰੰਗਾ ਰੰਗ program ਦਾ ਇੰਤਜ਼ਾਮ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ, ਉਸ ਤੋਂ ਬਾਅਦ ਹਾਰ ਵਾਲਾ ਕੋਈ ਜਵਾਕ ਹੈ ਨੀ ਅਸੀਂ ਤਾਂ ਇਹਨਾਂ ਭਜਾ ਦਿੱਤਾ ਹਾਰ ਵਾਲੇ ਭਾਈ ਨੂੰ ਤੇ ਅਗਲਾ ਸਵਾਲ ਕਰ ਲੈਂਦੇ ਹਾਂ ਇਸੇ ਖ਼ੁਸ਼ੀ ਦੇ ਵਿੱਚ। ਇਸੇ ਖ਼ੁਸ਼ੀ ਵਿੱਚ ਅਗਲਾ ਸਵਾਲ ਕਰਦੇ ਹਾਂ ਲਓ ਚੱਕੋ ਜੀ ਅਗਲਾ ਸਵਾਲ ਅਗਲਾ ਸਵਾਲ ਇਹਨੂੰ ਇੱਥੇ ਰੱਖਦੇ ਹਾਂ ਆਪਾਂ ਤਾਂ equation ਕੀ ਹੈ ਇੱਕ ਆਹ ਕਰ ਦਓ ਜ਼ਲਦੀ ਤੋਂ ਜ਼ਲਦੀ ਛੇ ਸੌ, ਛੇ ਸੌ ਪੱਚੀ ਦਾ root ਵਟੇ ਇੱਕ ਸੌ ਪੱਚੀ ਦਾ root ਬਰਾਬਰ x ਵਟਾ root ਪੰਜ x ਵਟਾ root ਪੰਜ clear ਹੈ ਤਾਂ answer ਦੱਸੋ ਜ਼ਲਦੀ ਤੋਂ ਜ਼ਲਦੀ ਤਾਂ ਸਭ ਤੋਂ ਮਮਤਾ, ਭਾਵਨਾ, ਪੂਜਾ, ਗੁਰਅਸੀਸ, ਗੌਰਵ ਸਭ ਦਾ answer ਠੀਕ ਹੈ ਪੰਜ, ਪੰਜ, ਪੰਜ, ਪੰਜ, ਪੰਜ, ਪੰਜ, ਪੰਜ ਸਭ ਦਾ answer ਪੰਜ ਕਿਸੇ ਦਾ ਇੱਕ ਵੀ ਆ ਰਿਹਾ ਹੈ ਕੋਈ ਗੱਲ ਨੀ ਵੇਖ ਲੈਂਦੇ ਹਾਂ ਕਿਹੜਾ ਸਹੀ ਹੈ ਕਿਹੜਾ ਗ਼ਲਤ ਹੈ, ਕਿਹੜਾ ਸਹੀ ਹੈ ਤੇ ਕਿਹੜਾ ਗ਼ਲਤ ਹੈ ਦੇਖੋ ਛੇ ਸੌ ਪੱਚੀ ਦਾ root ਚਲੋ ਜੀ ਲਿਖ ਲਿਆ ਇੱਕ ਸੌ ਪੱਚੀ ਦਾ

ਪੰਜ ਬਰਾਬਰ x ਵਟਾ root ਪੰਜ root ਪੰਜ ਨਾਲ root ਪੰਜ ਕੱਟਿਆ ਗਿਆ ਪੰਜ ਨਾਲ ਪੰਜ ਕੱਟਿਆ ਗਿਆ ਤੇ x ਦੀ value ਕਿੰਨੀ ਆ ਗਈ ਪੰਜ ਤਾਂ ਜਿਹਨਾਂ ਜਿਹਨਾਂ ਦਾ ਵੀ answer ਪੰਜ ਆਇਆ ਹੈ ਬਿਲਕੁਲ ਸਹੀ ਆਇਆ ਹੈ ਤੇ ਜਿਹੜੇ ਪੱਚੀ ਕਰ ਰਹੇ ਹੈ ਨਾ ਤਾਂ ਉਹਨਾਂ ਦੇ ਹਾਰ ਪੈਣ ਵਾਲੇ ਆ ਮੈਨੂੰ ਲੱਗਦਾ ਹੀ ਹੈ, ਹੈ ਨਾ ਪੱਚੀ ਵਾਲਿਆਂ ਦੇ ਹਾਰ ਪੈਣ ਵਾਲੇ ਹੈ ਜਵਾਕੋ answer ਪੰਜ ਆਏਗਾ ਪੱਚੀ ਕਿਸ ਖ਼ੁਸ਼ੀ ਚ ਕਰ ਰਹੇ ਹੋ ਮੈਨੂੰ ਮਾੜਾ ਜਿਹਾ ਦੱਸੋਂਗੇ। ਪੱਚੀ ਤਾਂ ਛੇ ਸੌ ਪੱਚੀ ਦਾ root ਹੀ ਬਣੀ ਜਾ ਰਿਹਾ, ਤੁਸੀਂ ਪਤਾ ਨੀ ਕਿਹੜੇ angle ਤੋਂ ਕੱਢੀ ਜਾਂਦੇ ਹੋ answer ਪੰਜ ਆਏਗਾ ਪੰਜ। ਜਿਹਨਾਂ ਦਾ ਸਹੀ ਆ ਗਿਆ well and good ਜਿਹਨਾਂ ਦਾ ਗ਼ਲਤ ਆਇਆ ਉਹ ਦੇਖ ਲਓ ਕਿਵੇਂ ਕੀਤਾ ਹੈ, ਨਹੀਂ ਤਾਂ ਫਿਰ ਹਾਰ ਪਾ ਦਿੰਦੇ ਤੁਸੀਂ ਤਿਆਰ ਰਿਹਾ ਕਰੋੋ, ਠੀਕ ਹੈ ਤੁਸੀਂ ਤਾਂ ਹਾਰਾਂ ਵਾਸਤੇ ਤਿਆਰ ਰਿਹਾ ਕਰੋ ਇਹ special ਬੱਚਿਆਂ ਵਾਸਤੇ ਹੈ। ਠੀਕ ਹੈ ਇਹ ਤਾਂ special ਬੱਚਿਆਂ ਵਾਸਤੇ ਹੈ ਤਾਂ ਲਓ ਜੀ ਅਗਲਾ ਸਵਾਲ ਕਰਦੇ ਹਾਂ ਫਿਰ, ਤਾਂ ਲਓ ਜੀ ਫਿਰ ਸਵਾਲ ਆ ਚੁੱਕਿਆ ਹੈ ਕਿਹੜਾ ਆਪਣੇ ਕੋਲ Simplification ਦਾ ਸਵਾਲ ਹੈ ਬਹੁਤ ਹੀ ਸੌਖਾ ਸਵਾਲ ਹੈ ਮਜ਼ਾ ਆ ਜਾਏਗਾ ਜ਼ਲਦੀ ਤੋਂ ਜ਼ਲਦੀ ਕਰ ਦਓ ਮਜ਼ਾ ਆ ਜਾਏਗਾ ਜ਼ਲਦੀ ਤੋਂ ਜ਼ਲਦੀ ਕਰ ਦਓ। ਮਿੰਟ ਮਾਰੋ ਤੇ answer ਦੱਸੋ। ਚਲੋ ਜੀ answer ਆਉਣਾ ਸ਼ੁਰੂ ਹੋ ਗਿਆ ਸੁਰਿੰਦਰ, ਜਸਵੀਰ, ਪੂਨਮ, ਪੰਕਜ ਸਭ ਦਾ answer ਛਪੰਜਾ ਅੱਠ ਸੌ, ਛਪੰਜਾ ਅੱਠ ਸੌ, ਛਪੰਜਾ ਬਿਲਕੁਲ ਪੂਜਾ ਜੀ ਇਹ ਹਰ exam ਵਾਸਤੇ ਹੈ marathon ਹਰ exam ਵਾਸਤੇ।

ਮੈਂ ਤੁਹਾਨੂੰ ਕਿਹਾ ਸੀ ਵੱਧ ਤੋਂ ਵੱਧ share ਕਰਿਓ, ਹਾਂ ਮੈਂ ਇਹ ਜ਼ਰੂਰ ਕਹਿੰਦੀ ਹਾਂ ਕਿ ਮੇਰੇ ਕੋਲ ਇੰਨਾ promotion ਕਰਨ ਦਾ time ਨੀ ਸੀ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਮੈਂ marathon ਲੈ ਕੇ ਆ ਰਹੀ ਹਾਂ, ਮੈਂ marathon ਲੈ ਕੇ ਆ ਰਹੀ ਹਾਂ but ਤੁਹਾਡਾ ਵੀ ਤਾਂ ਕੁਛ ਫ਼ਰਜ਼ ਬਣਦਾ ਸੀ ਨਾ।

ਮਤਲਬ at least ਮੇਰੇ ਵਾਸਤੇ ਇੰਨਾ ਤਾਂ ਕਰ ਹੀ ਸਕਦੇ ਸੀ ਨਾ ਬੱਚੇ ਇਸਨੂੰ ਵੱਧ ਤੋਂ ਵੱਧ share ਕਰੋ ਹਾਲੇ ਵੀ ਮੌਕਾ ਹੈ ਜਿਹਨਾਂ ਨੇ share ਨਹੀਂ ਕੀਤਾ ਹੈ,

ਨਹੀਂ ਤੋਂ ਨਹੀਂ ਤਾਂ ਇਵੇਂ ਨਾ ਹੋਵੇ ਬਾਅਦ ਚੋਂ ਫਿਰ ਤੁਹਾਡੇ ਪੱਲੇ ਪਛਤਾਵਾ ਰਹਿ ਜਾਏ ਕਿ ਅਸੀਂ madam ਦੀ video ਨੂੰ share ਨਹੀਂ ਕੀਤਾ ਸੀ ਕਿਉਂਕਿ ਅੱਜ ਤੁਹਾਨੂੰ ਥੋੜ੍ਹਾ ਜਿਹਾ ਝਟਕਾ ਲੱਗਣ ਵਾਲਾ ਹੈ, ਕੋਈ ਗੱਲ ਨੀ ਝਟਕਾ ਬਾਅਦ ਚ ਦੇਵਾਂਗੇ, ਠੀਕ ਹੈ। ਝਟਕਾ ਬਾਅਦ ਚ ਦਊਂ ਪਹਿਲਾਂ ਪੜ੍ਹ ਲਓ, ਠੀਕ ਹੈ ਪਹਿਲਾਂ ਪੜ੍ਹ ਲਓ ਸਵਾਲ ਦੇਖੋ ਕਹਿੰਦੇ ਪਜੱਤਰ percent ਹੁਣ ਪਜੱਤਰ percent ਦਾ ਮਤਲਬ ਕਿੰਨਾ ਹੁੰਦਾ ਹੈ ਤਿੰਨ ਵਟੇ ਤੇ ਚਾਰ ਹੁੰਦਾ ਹੈ। ਇਹਨੂੰ ਕੀ ਲਿਖਣਾ ਹੈ ਬੱਚੇ ਤਿੰਨ ਵਟੇ ਤੇ ਚਾਰ ਗੁਣਾ ਦੋ ਸੌ ਤੇ ਅੱਸੀ ਕਿੰਨਾ ਲਿਖਣਾ ਹੈ ਦੋ ਸੌ ਤੇ ਅੱਸੀ, ਉਸ ਤੋਂ ਬਾਅਦ ਠੀਕ ਹੈ ਸੱਤ ਠੀਕ ਹੈ ਸੱਤ ਚੋਕੇ ਕਿੰਨਾ ਹੁੰਦਾ ਅਠਾਈ ਪਿੱਛੇ zero ਤੇ ਕਿੰਨਾ ਬਣ ਗਿਆ ਦੋ ਸੌ ਤੇ ਦਸ ਤਾਂ ਮਤਲਬ ਇੰਨਾ ਕੁਛ ਕੱਟ ਕਟਾ ਕੇ ਦੋ ਸੌ ਦਸ ਬਣ ਗਿਆ, ਉਸ ਤੋਂ ਬਾਅਦ ਤੀਹ percent of ਪੰਜ ਸੌ ਕਿੰਨਾ ਬਣ ਗਿਆ ਬੱਚੇ ਡੇਢ ਸੌ ਬਣ ਜਾਏਗਾ, ਠੀਕ ਹੈ। ਕੀ ਬਣ ਜਾਏਗਾ ਸਿੱਧਾ ਪੰਜ ਤੀਏ ਪੰਦਰਾਂ, ਤਾਂ ਕੀ ਬਣ ਜਾਏਗਾ ਬੱਚੇ, ਡੇਢ ਸੌ ਬਣ ਜਾਏਗਾ okay ਦੋ ਸੌ ਦਸ ਹੋ ਗਿਆ ਇੱਕ ਸੌ ਪੰਜਾਹ ਹੋ ਗਿਆ ਤੇ ਆਪਣੇ ਕੋਲ ਅੱਸੀ ਤੇ ਭਾਗ ਕੀਤਾ ਬਾਹਠ ਤੇ ਚਾਰ ਸੌ ਤੇ ਛਿਆਨਵੇਂ ਬਣ ਜਾਏਗਾ, ਉਸ ਤੋਂ ਬਾਅਦ ਰਹਿ ਕੀ ਗਿਆ ਜੋੜ ਦਓ, ਉਹ ਤੇ ਜੋੜ ਦਓ ਕਿੰਨਾ ਰਹਿ ਗਿਆ, ਆਪਣੇ ਕੋਲ ਕੁੱਲ ਮਿਲਾ ਕੇ ਅੱਠ ਸੌ ਤੇ ਛਪੰਜਾ ਬਣ ਜਾਏਗਾ, ਕਿੰਨਾ ਬਣ ਜਾਏਗਾ

Very good, very good ਬਹੁਤ ਵਧੀਆ, ਬਹੁਤ ਵਧੀਆ ਜਿਹਨਾਂ ਦਾ ਵੀ answer ਅੱਠ ਸੌ ਤੇ ਛਪੰਜਾ ਆ ਰਿਹਾ ਬਹੁਤ ਵਧੀਆ very good

ਅਗਰ ਨਹੀਂ ਪੜ੍ਹਨਾ, ਬਾਕੀ ਤੁਹਾਡੀ ਮਰਜ਼ੀ ਹੈ ਤੁਹਾਡੀ ਇੱਛਾ ਤੁਸੀਂ ਬੈਠੇ ਰਹੋ, ਅਗਲਾ ਸਵਾਲ ਕਰਦੇ ਹਾਂ ਹੁਣ ਇਹ ਤੁਹਾਡੇ ਸਿਰ ਤੇ ਹੈ ਤੁਹਾਡੇ ਸਿਰ ਤੇ ਹੈ ਬੱਚੇ ਤੁਹਾਡੇ ਸਿਰ ਤੇ ਇਹ ਲਓ ਜੀਪ ਕਹਿੰਦੇ ਜਿਸ ਡਰ ਸੇ ਮੁਜੇ ਡਰ ਲਗਤਾ ਥਾ ਉਸ ਡਰ ਕੋ ਹਰਾਨਾ ਹੈ ਮੁਜੇ, ਕਹਿਣ ਦਾ ਮਤਲਬ ਜਿਹੜੀ ਚੀਜ਼ ਤੋਂ ਮੈਨੂੰ ਡਰ ਲੱਗਦਾ ਹੈ ਤੁਹਾਡੇ ਲਈ ਤਾਂ ਕੀ ਹੈ ਬੱਚੇ ਤੁਹਾਡੇ ਲਈ ਤਾਂ ਇਹੀ ਹੈ math ਤੋਂ ਡਰ ਲੱਗਦਾ ਹੈ। ਤਾਂ ਜਿਸ ਚੀਜ਼ ਤੋਂ ਤੁਹਾਨੂੰ ਮਤਲਬ math ਤੋਂ ਡਰ ਲੱਗਦਾ ਹੈ ਨਾ ਉਸੇ math ਨੂੰ ਹਰਾਉਣਾ ਹੈ ਹਰਾਉਣਾ in the sense ਇਸਨੂੰ ਇੰਨਾ ਜ਼ਿਆਦਾ practice ਕਰ ਲੈਣਾ, ਇਹਨੂੰ ਇੰਨਾ ਜ਼ਿਆਦਾ ਸਿੱਖ ਲੈਣਾ ਹੈ, ਠੀਕ ਹੈ। ਇੰਨਾ ਜ਼ਿਆਦਾ ਸਿੱਖ ਲੈਣਾ ਹੈ ਕਿ math ਬੇਚਾਰਾ ਆਪ ਡਰੇ ਤੁਹਾਡੇ ਅੱਗੇ ਆਉਣ ਤੋਂ ਜਾਣੀ ਕਿ ਕੋਈ ਮਰਜ਼ੀ ਸਵਾਲ ਆ ਜਾਏ, ਤੁਸੀਂ ਐਵੇਂ ਚੁਟਕੀਆਂ ਦੇ ਵਿੱਚ ਬੜਕਾ ਕੇ ਆ ਜਾਓ, ਸਮਝ ਆ ਗਈ ਕਿ ਨਹੀਂ ਆ ਗਈ ਤਾਂ i hope ਦੇਖੋ ਮੈਂ ਤੁਹਾਨੂੰ ਇੱਕ ਦਿਨ ਇਹ ਕਿਹਾ ਸੀਗਾ ਕਿ ਤੁਸੀਂ daily ਦੇ ਸੌ ਸੌ question practice ਕਰਿਆ ਕਰੋ, ਮੈਨੂੰ ਇਹ ਦੱਸ ਦਓ ਕੌਣ ਕੌਣ ਤਾਂ ਕਰਦਾ ਹੈ ਮੈਨੂੰ ਤਾਂ ਇਹ ਦੱਸ ਦਓ ਕੌਣ ਕੌਣ daily ਸੌ ਸੌ question practice ਕਰਦਾ, ਉਸ ਤੋਂ ਬਾਅਦ ਇਹਦਾ ਸਵਾਲ ਦਾ ਜਵਾਬ ਦਿਨੀ ਉਸ ਤੋਂ ਬਾਅਦ correct of zero point zero ਸਤਾਈ, ਸਤਾਈ, ਸਤਾਈ, ਸਤਾਈ, ਸਤਾਈ ਦੇਖਦੇ ਹਾਂ answer ਕੌਣ ਦਿੰਦਾ ਹੈ ਤਾਂ ਬੱਚੇ ਪੜ੍ਹ ਲਓ ਪਹਿਲਾਂ, ਪੜ੍ਹਾਈ ਕਰ ਲਓ। ਦੇਖਦੀ ਹਾਂ ਇਹਦਾ ਜਵਾਬ ਕੌਣ ਦਿੰਦਾ ਤਾਂ ਬੱਚੇ ਕਰਦੇ ਆ ਸਵਾਲ solve, very good Answer different, different, different ਹਰ ਦਾ answer different, different ਆ ਰਿਹਾ c, c, c ਕਰ ਰਿਹਾ ਹੈ ਕੋਈ ਕੋਈ ਕੀ ਕਰ ਰਿਹਾ ਹੈ ਚਲੋ ਬੱਚੇ ਵੇਖਦੇ ਹਾਂ ਇਹ ਸਵਾਲ ਦਾ answer ਕਿੰਨਾ ਆਏਗਾ ਓਫ਼ੋ ਲਓ ਜੀ ਜਵਾਬ ਦੇਖੋ ਇਹਦਾ ਕੀ ਬਣੇਗਾ, ਪੈਨ ਖੋਲ ਲਿਆ zero point ਠੀਕ ਹੈ zero point ਸਤਾਈ, ਸਤਾਈ, ਸਤਾਈ, ਸਤਾਈ ਇਵੇਂ ਚੱਲੀ ਜਾਂਦਾ ਹੈ ਚੱਲੀ ਜਾਂਦਾ ਹੈ। ਤਾਂ ਬੱਚੇ ਜਿਹੜੀ ਚੀਜ਼ repeat ਹੁੰਦੀ ਹੈ ਉਹਦੇ ਉੱਪਰ ਕੀ ਲੱਗ ਜਾਂਦਾ ਹੈ bar ਲੱਗ ਜਾਂਦਾ ਹੈ ਕੀ ਲੱਗ ਜਾਂਦਾ ਬੱਚੇ bar ਲੱਗ ਜਾਂਦਾ ਹੈ ਠੀਕ ਠੀਕ ਹੈ ਤਾਂ ਵੇਖੋ Bar solve ਕਰਨ ਦਾ ਤਰੀਕਾ ਦੱਸਿਆ ਸੀ ਕਿ ਜਿਹੜਾ ਨੰਬਰ ਉੱਪਰ ਲਿਖਿਆ ਹੈ ਉਹ ਤਾਂ as it is ਲਿਖ ਦਓ ਲਿਖ ਦਿੱਤਾ, ਉਸ ਤੋਂ ਬਾਅਦ ਜਿੰਨੇ ਨੰਬਰਾਂ ਦੇ ਉੱਪਰ ਜਿੰਨੇ digit ਦੇ ਉੱਪਰ bar ਹੈ ਓਨੇ ਕੀ ਲਾਓ ਬੱਚੇ ਨਾਏ ਤੇ ਜਿੰਨੇ ਦੇ ਉੱਪਰ ਬਾਰ ਨਹੀਂ ਹੈ ਓਨੀਆਂ ਕੀ ਲਾ ਦਓ ਬੱਚੇ zero ਤੇ ਸਤਾਈ ਵਟੇ ਨੋ ਸੌ ਤੇ ਨੱਬੇ ਬਣ ਜਾਏਗਾ। ਤੇ ਇਹਨੂੰ ਨੋਂ ਤੀਏ ਸਤਾਈ, ਨੋਂ ਇੱਕ ਸੌ ਦਸ ਤੇ ਗਿਆ ਤੇ ਤਿੰਨ ਵਟਾ ਇੱਕ ਸੌ ਦਸ ਤਿੰਨ ਵਟਾ ਇੱਕ ਸੌ ਦਸ answer ਆ ਜਾਏਗਾ, ਜਿਹਨਾਂ ਜਿਹਨਾਂ ਦਾ ਤਾਂ answer c ਆ ਗਿਆ ਨਾ, ਬਹੁਤ ਵਧੀਆ ਮੈਨੂੰ ਮਜ਼ਾ ਹੀ ਆ ਗਿਆ, ਤੁਹਾਡਾ ਇਹ ਜਵਾਬ ਦੇਖ ਕੇ।

ਕੀ ਹੈ ਰੰਗਾ ਰੰਗ program ਦਾ ਇੰਤਜ਼ਾਮ ਕਰਵਾ ਦਿੱਤਾ ਹੈ ਚੜ੍ਹ ਜਾਓ ਚੁਬਾਰੇ ਠੀਕ ਹੈ ਚੜ੍ਹ ਜਾਓ ਚੁਬਾਰੇ ਬੱਚਿਓ ਚੜ੍ਹ ਜਾਓ, ਤੁਹਾਡੇ ਵਾਸਤੇ ਰੰਗਾ ਰੰਗ program ਹੋ ਚੁੱਕਿਆ ਹੈ ਬਾਕੀ ਜਿਹਨਾਂ ਨੇ

ਅਗਲਾ ਸਵਾਲ ਕਰੋ ਫਿਰ ਅਗਲਾ ਸਵਾਲ। ਆਹ ਕਿਹੜਾ ਠੀਕ ਹੈ third grade ਸਾਇਰੀ ਕਰੀ ਜਾਂਦਾ ਹੈ, ਇੱਕ ਪਤਾ ਨੀ ਕੌਣ ਹੈ ਹਰਜਤ ਸਿੰਘ ਜੀ ਹੈ ਇਹ third grade ਸਾਇਰੀ ਬਣਾ ਰਹੇ ਨੇ, ਸੀਸੀ ਭਰੀ ਗੁਲਾਬ ਕੀ ਪੱਥਰ ਸੇ ਤੋੜ ਦਓ ਵਾਹ ਵਾਹ ਵਾਹ ਮੁਸਕਾਨ ma'am ਕੀ ਯਾਦ ਮੇ ਖਾਨਾ ਪੀਨਾ ਛੋੜ ਦਓ। ਅਬ ਮੈਂ ਇਸ ਕੇ ਊਪਰ ਕਿਆ compliment ਦਊਂ, ਠੀਕ ਹੈ ਜਾਂ ਫਿਰ ਕੁਛ ਔਰ ਸੁਣਨਾ ਚਾਹਤੇ ਹੋ, ਬਤਾ ਦਓ ਮੁਜੇ, ਫਿਰ ਮੈਂ ਇਹ ਸਵਾਲ ਚ ਦੱਸ ਦਊਂਗੀ ਤੁਹਾਨੂੰ। ਇਹਨਾਂ ਨੂੰ ਠੀਕ ਹੈ ਹਾਰ ਚਾਹੀਦੇ ਹੈ, ਇਹਨਾਂ ਨੂੰ ਕੀ ਚਾਹੀਦੇ ਹੈ special ਵਾਲੇ ਹਾਰ ਚਾਹੀਦੇ ਹੈ ਠੀਕ ਹੈ ਤੇਤੀ point ਤਿੰਨ ਤਿੰਨ ਤੇਤੀ point ਤਿੰਨ ਤਿੰਨ ਸਭ ਦਾ answer ਆ ਗਿਆ d, d, d, d very good, very good, very good ਠੀਕ ਹੈ ਚਲੋ ਜੀ ਚਲੋ ਚਲੋ ਚਲੋ ਸਵਾਲ solve ਕਰਦੇ ਹਾਂ ਫਿਰ ਆਪਾਂ, ਇਸੇ ਖ਼ੁਸ਼ੀ ਦੇ ਵਿੱਚ ਸਵਾਲ solve ਕਰਦੇ ਹਾਂ, ਲਓ ਜੀ ਕੁਛ ਨੀ time pass ਹੈ। ਤੀਹ percent of x plus y ਬਰਾਬਰ ਸੱਠ percent of x minus y that sit ਆਹ ਕੱਟਿਆ ਗਿਆ ਦੋ ਨਾਲ x plus y ਬਰਾਬਰ x plus y

ਕੀ ਹੋ ਗਿਆ three y ਤੇ x ਵਟਾ y ਦੀ ਕੀ ਬਣ ਗਈ ਬੱਚੇ ਤਿੰਨ ਵਟਾ ਇੱਕ ਬਣ ਗਈ then y will be ਬਾਹਠ percent of x ਤੋ ਇੱਕ ਵਟਾ ਤਿੰਨ ਬਣੇਗਾ ਗੁਣਾ ਸੌ ਇਹਨੂੰ ਕੀ ਲਿਖਦੇ ਤੇਤੀ point ਤਿੰਨ ਤਿੰਨ ਤੇ percent ਕੀ ਲਿਖਾਂਗੇ ਤੇਤੀ point ਤਿੰਨ ਤਿੰਨ percent ਹਾਂਜੀ ਰਿਚਾ ਜੀ ਠੀਕ ਹੈ ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਠੀਕ ਹੈ, ਤੁਹਾਡੇ ਬੱਚਿਆਂ ਨਾਲ ਮੇਰਾ ਬਹੁਤ ਹੀ ਜ਼ਿਆਦਾ ਪਿਆਰ ਹੈ ਤੇ ਇੰਨੇ ਵਧੀਆ ਬੱਚੇ ਹੋ ਤੁਸੀਂ, ਮੈਂ ਬੜਾ ਹੀ ਮੈਂ ਤਾਂ ਆਪਣੇ ਆਪ ਨੂੰ ਬਹੁਤ lucky feel ਕਰਦੀ ਹਾਂ ਕਿ ਤੁਹਾਡੇ ਵਰਗੇ student ਹੋਣ, ਠੀਕ ਹੈ but ਕਈ students ਇੱਕ ਅੱਧਾ ਵਿੱਚ ਵਿੱਚ ਕੁਛ ਹੋ ਜਾਂਦਾ ਹੈ ਠੀਕ ਹੈ ਕੰਮ ਖ਼ਰਾਬ ਕਰਨ ਵਾਲਾ ਹੁੰਦਾ ਹੀ ਹੈ ਹੁੰਦਾ ਹੀ ਹੈ।

ਅੱਗੇ ਚੱਲਦੇ ਹਾਂ ਅਗਲਾ ਸਵਾਲ ਚੱਲਦੇ ਹਾਂ ਅਗਲਾ ਸਵਾਲ ਕੀ ਹੋਏਗਾ ਆਹ ਲਓ ਜੀ ਅਗਲਾ ਸਵਾਲ ਆ ਗਿਆ ਕਹਿੰਦੇ in a bag ਇੱਕ bag ਦੀ ਗੱਲ ਕਰੀ ਜਾਂਦੀ ਹੈ red balls to green balls ਦੀ ਦੇ ਰੱਖੀ ਕਹਿੰਦੇ ਬਾ red ball ਵੀ ਹੈ green ball ਵੀ ਹੈ ਚਾਰ ratio ਤੇ ਨੋਂ ਕਹਿੰਦੇ ਸੱਤ red balls ਦਾ bag ਹੈ ਕਹਿੰਦੇ ਅਗਰ ਸੱਤ ਮੈਂ ਹੋਰ red ball ਪਾ ਦੇਵਾਂ ਤਾਂ ਆਪਣੇ ਕੋਲ red ਤੇ green ਦੀ ratio ਕਿੰਨੀ ਬਣ ਜਾਏਗੀ ਬੱਚੇ ਸ ਪੰਜ ratio ਤੇ ਛੇ ਤਾਂ green balls ਕਿੰਨੀਆਂ ਸੀ bag ਵਿੱਚ ਉਹ ਪੁੱਛਿਆ ਗਿਆ ਤੁਹਾਡੇ ਤੋਂ, ਜ਼ਲਦੀ ਤੋਂ ਜ਼ਲਦੀ ਦੱਸੋ। ਜ਼ਲਦੀ ਤੋਂ ਜ਼ਲਦੀ ਦੱਸ ਦੇਵੋ ਕਿ answer ਤੁਹਾਡਾ ਕੀ ਆ ਰਿਹਾ ਹੈ। ਬਾਰਾਂ, ਅਠਾਰਾਂ, ਬਾਰਾਂ, ਅਠਾਰਾਂ, ਬਾਰਾਂ, ਅਠਾਰਾਂ ਠੀਕ ਹੈ ਬਾਰਾਂ ਅੱਠ ਦੋ ਤਰ੍ਹਾਂ ਦੇ answer ਆਉਣੇ ਸ਼ੁਰੂ ਹੋ ਗਏ but don't worry Dont worry ਕਿਉਂਕਿ ਆਪਣੇ ਕੋਲ ਸਾਰੀ ਚੀਜ਼ਾਂ ਦਾ ਹੱਲ ਹੈਗਾ ਇਹ ਸਵਾਲ ਬੜਾ ਹੀ ਸੌਖਾ ਠੀਕ ਹੈ ਬੜਾ ਹੀ ਘੈਂਟ ਸਵਾਲ ਹੈ ਤੇ ਅਗਰ ਤੁਸੀਂ ਤੁਹਾਨੂੰ ਯਾਦ ਹੋਵੇ ਤੇ ਇਹ ਸਵਾਲ ਉਹੀ ਦੋਰਿਆਂ ਵਾਲਾ ਸਵਾਲ ਹੈ ਜਿਹਦੇ ਵਿੱਚ ਠੀਕ ਹੈ, ਜਿਹਦੇ ਵਿੱਚ ਇੱਕ ਨੂੰ ਦੌਰਾ ਪੈ ਹੀ ਜਾਂਦਾ ਹੈ ਤਾਂ ਲਓ ਵੇਖਦੇ ਹਾਂ ਇਸ ਵਾਰ red ਨੂੰ ਦੌਰਾ ਪਿਆ ਜਾਂ ਫਿਰ green ਨੂੰ ਦੌਰਾ ਪਿਆ ਵੇਖਦੇ ਹਾਂ ਬੱਚੇ ਚਾਰ ratio ਤੇ ਨੋਂ, ਕਹਿੰਦੇ ਸੱਤ ਹੋਰ ਆਪਾਂ ਕੀ ਪਾਈਆਂ red ਪਾਈਆਂ ratio ਪੰਜ ratio ਤੇ ਛੇ ਬਣ ਗਈ। ਤਾਂ ਜਵਾਕੋ ਥੈਲੇ ਚ ਪਾਇਆ ਆਪਾਂ red ਹੈ ਤੇ ਇੱਧਰ ਬੈਠੇ ਬੈਠੇ green ਨੂੰ ਠੀਕ ਹੈ green ਨੂੰ ਕਿਹੜੇ ਦੌਰੇ ਪਈ ਜਾਂਦੇ ਹੈ ਜੋ ਆਪੇ ਹੀ ਘੱਟ ਗਿਆ ਤਾਂ ਬੱਚੋਂ ਅਗਰ ਇੱਕ ਪਾਸੇ addition ਹੋਏਗੀ ਤਾਂ ਦੂਜੇ ਪਾਸੇ ਦੌਰੇ ਨਹੀਂ ਪੈਣੇ ਚਾਹੀਦੇ। It means ਤੁਸੀਂ ਕੀ ਕਰਨਾ ਹੈ ਇਹਨਾਂ ਨੂੰ ਬਰਾਬਰ ਕਰਨਾ ਹੈ, ਕਿਵੇਂ? ਇਹਨੂੰ ਦੋ ਨਾਲ ਗੁੁਣਾ ਕਰ ਦਓ ਇਹਨੂੰ ਤਿੰਨ ਨਾਲ।

ਸੱਤ ਦਾ ਵਾਧਾ ਇੱਧਰੋਂ ਵੀ ਸੱਤ ਦਾ ਵਾਧਾ ਮਤਲਬ ਸੱਤ ਦੀ value ਕਿੰਨੀ ਹੋ ਗਈ ਬੱਚੋਂ, ਸੱਤ ਇੱਕ ਦੀ value ਇੱਕ ਪੁੱਛੀ ਕਾਹਦੀ ਸੀ ਬੱਚੇ green ball ਤਾਂ ਕਿੰਨੇ ਆਂ ਅਠਾਰਾਂ ਹੋ ਗਏ ਬੱਚੇ ਅਠਾਰਾਂ, ਕਿੰਨੇ ਹੋ ਗਏ green ball ਅਠਾਰਾਂ ਅਠਾਰਾਂ ਤੇ ਅੱਧੇ ਬੱਚਿਆਂ ਨੂੰ ਥੋੜ੍ਹੀ ਬਹੁਤ confusion ਹੁੰਦੀ ਹੈ, ਜਿਹੜੇ ਨੋਂ ਨੋਂ ਕਰ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕੀ ਗੱਲ ਬਾਤ ਹੈ ਅੱਜ ਨੋਂ ਤੇ ਅਠਾਰਾਂ ਦੀ confusion ਦੂਰ ਕਰ ਲਓ। ਕਈਆਂ ਨੂੰ ਲੱਗ ਰਿਹਾ ਹੈ ਕਿ ਮੈਂ ਆਹ ਵਾਲੀ value ਕੱਢਦਾ ਤਾਂ ਮੇਰਾ ਸਹੀ ਹੋ ਜਾਏਗਾ, ਕਈਆਂ ਨੂੰ ਲੱਗ ਰਿਹਾ ਹੈ ਮੈਂ ਆਹ ਵਾਲੀ ਦੀ value ਕੱਢਦਾਂ ਤਾਂ ਸਹੀ ਹੋਏਗਾ but ਹਮੇਸ਼ਾ ਗੱਲ ਯਾਦ ਰੱਖਣੀ ਹੈ ਗੱਲ ਕੀ ਯਾਦ ਰੱਖਣੀ ਹੈ, ਕੀ ਕੀ ਤੇ ਕੀ ਹਮੇਸ਼ਾ new new ਜੋ ratio ਬਣ ਜਾਂਦੀ ਹੈ ਉਹਦੇ ਨਾਲ ਗੁੁਣਾ ਵੁਣਾ ਕਰਨੀ ਹੁੰਦੀ ਹੈ ਇੱਕ ਦੀ value ਉਹਦੇ ਚ ਕਰਦੇ ਹੁੰਦੇ ਹਾਂ ਆਪਾਂ। ਠੀਕ ਹੈ ਬਿਲਕੁਲ ਹਰਜਤ ਸਿੰਘ ਜੀ ਜ਼ਰੂਰ repeat ਹੋਣਗੇ guarantee ਆ ਤਾਂ ਵੇਖੋ answer ਕਿੰਨਾ ਆ ਜਾਏਗਾ ਅਠਾਰਾਂ clear ਹੈ ਹੁਣ clear ਹੈ।

ਕਹਿੰਦੇ ਪੰਜਵੇਂ ਚ ਅੱਸੀ ਆਏ ਤਾਂ ਨਵੀਂ average ਕੀ ਹੋ ਗਈ ਤਾਂ ਇਹ ਕਿਹੜਾ ਸਵਾਲ ਆ ਗਿਆ, ਇਹ ਸਵਾਲ ਕਿਹੜਾ ਸਵਾਲ ਹੈ ਬੱਚੇ this ਸਵਾਲ is simply ਚਮ ਚਮ ਸਵਾਲ ਕਿਉਂਕਿ ਆਪਾਂ ਚਮ ਚਮ ਦੀ example ਲੈ ਕੇ ਨਾ ਚਾਰ ਚਾਰ ਜਾਣੇ ਸੀ ਉਹਨਾਂ ਕੋਲ ਕਿੰਨੇ ਕਿੰਨੇ ਚਮ ਚਮ ਸੀ ਪਜੱਤਰ, ਪਜੱਤਰ, ਪਜੱਤਰ, ਨਵਾਂ ਬੰਦਾ ਆਇਆ ਕਿੰਨੇ ਲੈ ਕੇ ਅੱਸੀ, ਅੱਸੀ, ਅੱਸੀ ਤਾਂ ਸਾਰਿਆਂ ਦੀ ਪਲੇਟਾਂ ਚ ਕਿੰਨੇ ਕਿੰਨੇ ਚਮ ਚਮ ਹੋ ਜਾਣਗੇ ਦੱਸ ਦਓ ਮਾੜਾ ਜਿਹਾ, ਦੱਸ ਦਓ ਮਾੜਾ ਜਿਹਾ। ਤਾਂ ਲਓ ਚੁੱਕੋ ਜੀ answer ਆਉਣਾ ਸ਼ੁਰੂ ਹੋ ਗਿਆ ਛਿਅੱਤਰ, ਛਿਅੱਤਰ, ਛਿਅੱਤਰ, ਛਿਅੱਤਰ at least ਇਹੋ ਜਿਹਾ ਸਵਾਲ ਤਾਂ ਤੁਸੀਂ ਕਦੇ ਜ਼ਿੰਦਗੀ ਚ ਵੀ ਗ਼ਲਤ ਨੀ ਕਰਕੇ ਆ ਸਕਦੇ ਤੁਹਾਨੂੰ ਸੁਪਨੇ ਚ ਵੀ ਪੁੱਛ ਲਿੱਤਾ ਜਾਵੇ ਨਾ ਠੀਕ ਹੈ ਕਿ ਅੱਖ ਖੁੱਲੀ ਤੇ ਪਤਾ ਲੱਗਿਆ ਕਿ ਮੈਂ ਸੁਪਨਾ ਵੇਖ ਰਿਹਾ ਸੀ, ਅਗਰ ਤੁਸੀਂ ਸੁਪਨਾ ਵੇਖ ਰਹੇ ਹੋ ਉਹਦੇ ਚ ਵੀ ਤੁਹਾਡੇ ਤੋਂ ਪੁੱਛ ਲਿੱਤਾ ਗਿਆ ਕਿ ਚਮ ਚਮ ਕਿੰਨੇ ਲੈ ਕੇ ਆਇਆ ਸੀ ਕਿ ਚਮ ਚਮ ਕਿੰਨੇ ਲੈ ਕੇ ਆਇਆ ਸੀ, ਤੁਸੀਂ ਉਦੋਂ ਵੀ answer ਦੱਸ ਦਓਂਗੇ ਤਾਂ ਮੈਨੂੰ ਇਹ ਦੱਸੋ ਕੌਣ ਕੌਣ ਤਾਂ ਦੱਸ ਦਏਗਾ। ਠੀਕ ਹੈ ਮੈਨੂੰ ਦੱਸ ਦਓ ਕੌਣ ਕੌਣ ਤਾਂ ਇਹ, ਇਹੋ ਜਿਹੇ ਤਰੀਕੇ ਨਾਲ ਸਵਾਲ ਕਰ ਦਏਗਾ ਤੇ ਲਓ ਜੀ ਚਾਰ ਕੋਲ ਪਜੱਤਰ ਚਮ ਚਮ, ਇੱਕ ਨਵਾਂ ਆਇਆ ਉਹ ਅੱਸੀ ਲੈ ਕੇ ਆਇਆ, ਤਾਂ ਦੇਖੋ ਕਿੰਨੇ ਵੱਧ ਲੈ ਕੇ ਆ ਗਿਆ ਪੰਜ।

ਕਿੰਨੀ ਹੋਏਗੀ ਛਿਅੱਤਰ clear ਹੈ ਤਾਂ ਦੇਖੋ ਸਭ ਸੁੁਪਨਿਆਂ ਚ ਵੀ ਕਰ ਦੇਣਗੇ ਸਵਾਲ very good, very good, very good ਤੇ ਇਸ ਤੋਂ ਵਧੀਆ ਗੱਲ ਤਾਂ ਹੋ ਹੀ ਕੀ ਸਕਦੀ ਹੈ ਬਹੁਤ ਵਧੀਆ। ਲਓ ਜੀ ਅੱਗੇ ਚੱਲਦੇ ਹਾਂ ਫਿਰ ਅੱਗੇ ਚੱਲਦੇ ਹਾਂ ਬਹੁਤ ਹੀ ਸੋਹਣਾ ਸਵਾਲ ਸੀ, ਤਾਂ ਅਗਰ ਸਵਾਲ ਚਮ ਚਮ ਵਾਲਾ ਸੀ ਤਾਂ ਚਮ ਚਮ ਤਾਂ ਬਣਦੀ ਹੀ ਬਣਦੀ ਹੈ ਤਾਂ ਚਮ ਚਮ ਤਾਂ ਬਣਦੀ ਹੀ ਬਣਦੀ ਹੈ ਤੇ ਚੁੱਕ ਲਓ ਪਲੇਟਾਂ ਚੋਂ ਇੱਕ ਇੱਕ, ਚੱਕ ਲਓ ਜਿਹਦੀ ਚੱਕੀ ਗਈ ਚੁੱਕੀ ਗਈ। ਜੇ ਮੇਰੇ ਸਾਹਮਣੇ ਰਹਿ ਗਈ, ਫਿਰ ਤੁਹਾਨੂੰ ਇੱਕ ਵੀ ਨੀ ਮਿਲਣੀ ਤਾਂ ਜਿਹਨੀ ਚੱਕਣੀ ਪਹਿਲਾਂ ਹੀ ਚੁੱਕ ਲਵੋ ਅਗਲਾ ਸਵਾਲ ਕਰਦੇ ਹਾਂ ਇਸੇ ਖ਼ੁਸ਼ੀ ਦੇ ਵਿੱਚ ਲਓ ਜੀ ਆਹ ਸਵਾਲ ਕਰੋ ਮਜ਼ਾ ਆ ਜਾਏਗਾ ਨਜ਼ਾਰਾ ਆ ਜਾਏਗਾ ਲਓ ਜੀ। ਕਹਿੰਦੇ difference between a two digit number ਕਹਿੰਦੇ ਦੋ digit ਦੇ number and the number of by the inter changing the position of digit ਹੈ ਛੱਤੀ ਕਹਿੰਦੇ ਕਿੰਨਾ ਬਣੀ ਜਾਂਦਾ ਹੈ ਛੱਤੀ ਬਣੀ ਜਾਂਦਾ ਹੈ difference between the two digit Of that number ਕਿੰਨਾ ਹੋਏਗਾ, ਇਸ ਤੋਂ ਸੌਖਾ ਸਵਾਲ ਵੀ ਕੋਈ ਹੋ ਸਕਦਾ ਹੈ, ਕਹੋ ਨਹੀਂ ਹੋ ਸਕਦਾ ਇਸ ਤੋਂ ਰੱਦੀ ਸਵਾਲ ਵੀ ਹੋ ਸਕਦਾ ਹੈ ਨਹੀਂ ਤੁਹਾਡਾ ਕਹਿਣ ਦਾ ਮਤਲਬ ਇੱਥੇ ਕੀ ਹੋਣਾ ਚਾਹੀਦਾ ਹੈ। ਇਹ ਸਵਾਲ ਕੋਈ ਸਵਾਲਾਂ ਚੋਂ ਸਵਾਲ ਹੈ ਬਿਲਕੁਲ ma'am ਦੇ favorite ਬਿਲਕੁਲ ਮੇਰੇ favorite ਆ ਕਹਿੰਦਾ pink ਵਾਲੀ ਚਮਚਮ ਮੇਰੀ ਹੈ ਕੋਈ ਗੱਲ ਨੀ ਬੱਚੇ, ਜੇ ਸਾਹਮਣੇ ਪਈ ਰਹੀ ਤੁਹਾਨੂੰ ਇੱਕ ਵੀ ਨੀ ਮਿਲਣੀ। ਲਓ ਜੀ answer ਚਾਰ, ਚਾਰ, ਚਾਰ ਲਓ ਜੀ ਨੋਂ ਵੀ ਆ ਰਿਹਾ ਹੈ, ਇਹ ਨੋਂ ਵਾਲਿਓ ਕੀ ਕ ਤੁਸੀਂ ਮੈਨੂੰ ਲੱਗਦਾ ਚਮਚਮ ਬਾਹਲੀ ਖਾ ਲਈ ਕਿ ਦਿਮਾਗ ਨੂੰ ਚੜ੍ਹ ਗਈ। ਲਓ ਜੀ, ਲਓ ਜੀ, ਲਓ ਜੀ ਕਹਿੰਦੇ ma'am math ਦੇ ਅਲੱਗ question ਬਿਲਕੁਲ ਬੱਚੇ ਮਿਲ ਜਾਣਗੇ okay ਜੀ ਕਹਿੰਦੇ next time ਤੋਂ color change ਕਰ ਲਓ, ਹਰੀਆਂ ਕਰ ਦਊਂਗੀ ਕੋਈ ਗੱਲ ਨੀ। ਦੇਖੋ ਬੱਚੇ ਆਪਣੇ ਕੋਲ x, y y ਹੈ ਕਹਿੰਦੇ ਇਹਨਾਂ ਦਾ ਫ਼ਰਕ ਕਿੰਨੇ ਦਾ ਛੱਤੀ ਦਾ ਇਹਨਾਂ ਦਾ ਦੱਸਣਾ ਹੈ, ਕੋਈ ਸਵਾਲਾਂ ਚੋਂ ਸਵਾਲ ਹੈ, ਨਹੀਂ ਕਿਉਂਕਿ ਇਹਦਾ ਨੋਂ ਨਾਲ divide ਕਰਕੇ ਕਿੰਨਾ ਆ ਗਿਆ ਚਾਰ, ਤਾਂ ਇਹਨਾ ਦਾ difference ਹਮੇਸ਼ਾ ਚਾਰ ਹੀ ਆਏਗਾ। ਕੀ ਆਏਗਾ ਬੱਚੋਂ ਚਾਰ ਹੀ ਆਏਗਾ, ਇਹ ਤਾਂ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿਸੇ ਨੇ cant be determined ਨਹੀਂ ਕੀਤਾ ਕਿਉਂਕਿ ਜਿੱਥੇ ਤੁਹਾਨੂੰ ਨਜ਼ਰ ਆ ਜਾਏ cant be determined ਉੱਥੇ ਤੁਸੀਂ ਉਹੀ ਬੁੜਕਾ ਆ ਜਾਂਦੇ ਹੋ, ਸਵਾਲ ਪੜ੍ਹਦੇ ਵੀ ਨੀ ਤੁਸੀਂ ਤਾਂ।

ਹਨਾ ਏਦਾਂ ਕੰਮ ਕਰਦੇ ਹੋ, ਕੋਈ ਗੱਲ ਨੀ ਅਗਲਾ ਸਵਾਲ ਕਰਦੇ ਹਾਂ ਇਸੇ ਖ਼ੁਸ਼ੀ ਚ ਲਓ ਜੀ ਅਗਲਾ ਸਵਾਲ।

ਕੁਝ ਨਹੀ ਜੀ। ਕਰਨਾ ਕੀ ਏ? ਵਿਹਲੇ।

ਅਸੀ ਕੀ ਕਰਨਾ ਏ?

ਰੋਟੀ ਪਾਣੀ ਦਾ ਟਾਈਮ ਹੋਣ ਡਇਆ ਹੋਰ ਕੀ ਕਰਨਾ। ਆ ਇਹ ਗੱਲ ਤਾਂ ਸਹੀ ਹੈ। ਸਵੇਰੇ ਦੀ ਖਾਓ। ਸਵੇਰ ਦੀ ਦੁਪਹਿਰ ਨੂੰ। ਦੁਪਹਿਰ ਦੀ ਫਿਰ ਰਾਤ ਨੂੰ। ਸਾਰਾ ਦਿਨ ਰੋਟੀ ਚ ਲੰਘ ਜਾਂਦੀ ਏ।

ਹੋਰ।

ਠੀਕ ਹੈ ਫਿਰ।

ਸਾਡੇ ਗੁਆਢੀਆਂ ਨੇ ਤਾਂ ਵਿਆਹ ਦੇ ਤੇ ਨਿਆਣਿਆਂ ਦੋਵਾਂ ਨੇ।

ਚਲ ਵਧੀਆ। ਨੀ ਕਿੰਨੇ ਨਿੱਕੇ ਸੀ ਉਹ। ਨਿੱਕਿਆਂ ਨਿੱਕਿਆਂ ਦਾ ਕਰ ਦੇਣਾ ਵਿਆਹ ਇਨਾਂ।

ਆਹੋ ਇਹ ਵੀ ਗੱਲ ਸਹੀ ਆ। ਆਹ ਗੱਲ ਨਿੱਕਿਆਂ ਨੂੰ ਅੱਤ ਆ ਬਹੁਤੀ ਚੁੱਕੀ ਏ। ਨੀ ਕੁੜੀ ਤਾਂ ਵਿਆਹੁਣ ਦੇ ਲਾਇਕ ਦੇ ਹੈਗੀ ਆ। ਹਮ

ਆਹੋ ਤੇ ਬਸ ਕਰ ਦੇਣਾ ਕੁੜੀ ਤੋਂ ਪਹਿਲਾਂ ਪਹਿਲਾਂ ਕੁੜੀ ਦਾ ਕਰਨਾ ਬਾਅਦ ਚ ਮੁੰਡੇ ਦਾ ਕਰਨਾ ਫੇਰ।

ਤੇ ਜਦੋਂ ਮੇਰਾ ਵਿਆਹ ਹੋਇਆ ਸੀ ਇਹ ਡੇਢ ਕੁ ਸਾਲ ਦੀ ਸੀ ਕੁੜੀ ਇਨ੍ਹਾਂ ਦੀ।

ਨਿੱਕੀ ਜਿਹੀ ਤੇ ਵੀਹਾਂ ਸਾਲਾਂ ਦੀ ਸਾਡੀ ਲਿਸ਼ਾ ਹੋ ਗਈ ਤੇ ਤੇਈਆਂ ਚੌਵੀਆਂ ਸਾਲਾਂ ਦੀ ਹੈ ਵਾ ਏ। ਆਹੋ ਹੈ ਹੀ ਫੇਰ ਤਿੰਨ ਸਾਲ ਉਹਨੇਂ ਇਧਰ ਨੀ ਲਾ ਲਏ Plus two ਕਰਕੇ

ਬਟਾਲੇ ਜਾਂਦੀ ਭਲਾ ਪਤਾ ਨਹੀ ਕਿੱਥੇ ਜਾਂਦੀ ਹੁਣ। ਆਹੋਂ ਜਾਂਦੀ ਮੈਂ ਵੇਖਿਆ ਦੋ ਤਿੰਨ ਵਾਰੀ ਸਕੂਟਰੀ ਤੇ। ਬਟਾਲੇ ਜਾਂਦੀ ਆ। ਹਮ

ਹੈਂਂਅ। ਚਲੋ ਕੋਈ ਨਹੀ ਕਰਨੀ ਆ। ਆਹੋ ਹੈਨਾ।

ਵਿਆਹ ਤੇ ਕਰਨੇ ਹੀ ਆ। ਉਹ ਤਾਂ ਕਰਨੇੇ ਹੀ ਪੈਣੇ ਪਰ। ਚੱਲ ਉਹਨਾਂ ਦਾ ਕਿਹੜਾ ਖਰਚ ਹੋਣਾ। ਕਿਉਂ ਕਿਉਂ? ਮੰਗਾ ਜਿੰਦਾਬਾਦ।

ਮੰਗਾ ਜਿੰਦਾਬਾਦ। ਹਾਂ ਇਹ ਤਾਂ ਗੱਲ ਸਹੀ ਐ ਵਾਕਿਆ ਹੀ। ਕਰਦਾ ਤੇ ਮੰਗਾ ਹੀ ਖਰਚਾ ਪਾਣੀ ਸਾਰਾ। ਜੇ ਆਪ ਚੀਜ ਲਿਆਏ ਤੇ ਉਹਨੂੰ ਵੀ ਨਾਲ। ਆਹੋ।

ਜੇ ਹੋਰ ਚੀਜਾਂ ਬਣਾਉਂਣ ਡਿਆ ਤੇ ਉਨ੍ਹਾਂ ਦੀ ਵੀ ਨਾਲ ਹੀ ਬਣਡਈ ਆ। ਉਨ੍ਹਾਂ ਦੀਆਂ ਵੀ ਬਣਡਈਆਂ ਸਹੀ ਗੱਲ ਆ। ਹੁਣ ਉਹਨੇ ਨਹੀਂ ਫਲੱਸ ਬਣਾ ਕੇ ਦਿੱਤੀ। ਧਰੀ ਹੀ ਆ। ਆਹੋ। ਹੈਨਾ ਬਰੰਡਾ ਵੀ ਉਹਦੇ ਕਰਕੇ ਹੀ ਅੜਿਆ । ਆਹੋ ਵੀ ਉਹਦੇ ਕਰਕੇ ਹੀ ਅੜਿਆ ਹੁਣ ਸਹੀ ਗੱਲ ਆ। ਹਮ ਹਮ ਉਹਨੇ ਸਮਾਨ ਲਿਆ ਕੇ ਰੱਖਿਆ ਸੀ। ਪੈਸੇ ਦਊਗਾ ਤੇ ਛੱਤ ਪਊਗਾ ਉੱਤੇ।

ਪੈਸੇ ਦਿਊਗਾ ਤੇ ਛੱਤ ਪਊਗਾ। ਆਹੋ ਇਹ ਤੇ ਗੱਲ ਸਹੀ ਆ। ਉਹਦੇ ਸਿਰ ਤੇ ਹੀ। ਆਹ

ਚੱਲ ਉਹ ਵੀ ਵਧੀਆ ਕਰਦੀ ਆ। ਉਹਨੇ ਭੈਣਾਂ ਇੱਕ ਦਿਨ ਕਦੇ ਕੱਪੜੇ ਪਾ ਲਏ ਉਹਦੀ ਕੰਧ ਤੇ ਆਪਾਂ ਆਪਣੀ ਸਾਈਡ ਵੱਲ ਓਧਰ। ਅੱਛਾ। ਤੇ ਕੱਪੜੇ ਪਾ ਲਏ ਆਪਣੇ ਉੱਥੇ ਕੋਠੇ ਤੇ ਤੇ ਕਹਿੰਦੀ ਤੇ ਕਹਿ ਖੇਚਾਂ ਉਲੰਭਾ ਦਿੱਤਾ ਕੁੜੀ ਨੂੰ ਕਹਿੰਦੀ ਇਧਰ ਕੱਪੜੇ ਨਾ ਪਾਇਆ ਕਰੋ।

ਆਹੋ ਕੰਧ ਤੇ ਪਾ ਲਏ ਮੈਂ ਹੈ ਭੀ। ਅੜੀਏ ਕੀ ਫੇਰ ਕੀ ਕੱਪੜੇ ਹੀ ਪਾ ਲਏ ਕਹਿੰਦੀ ਮੈਨੂੰ ਲੋਕੀ ਦੱਸਦੇ ਹਾਂ ਭਾਈ ਇਹ ਤਾਂ ਸਾਡੇ ਕੋਠੇ ਤੇ ਕੰਧ ਤੇ ਚੜ੍ਹ ਕੇ ਕੱਪੜੇ ਲੰਮਦੇ ਆ। ਮੈਂ ਕਿਹਾ ਜਦੋਂ ਡਿੱਗ ਜਾਂਦੇ ਸੀ ਇਧਰ ਤੇ ਲਾਉਣ ਨੂੰ ਪਾਪ ਆ ਕੋਈ। ਅਤੇ ਫੇਰ ਠੀਕ ਹੈ ਕੱਪੜੇ ਪਾ ਲਏ ਤੇ ਲਾ ਤੇ ਫੇਰ। ਫੇਰ ਕੀ ਆਖ਼ਰ ਆ ਗਈ।

ਕਹਿੰਦੀ ਸਾਡੇ ਪਾਸੇ ਤਾਂ ਜਾਈਏ ਤਾਂ ਕਹਿੰਦੀ ਉਧਰ ਡਿੱਗ ਡਿੱਗੁ ਜਾਣ ਤ ਲੀੜੇ ਤਾਂ ਫੇਰ ਲਵਾਂ ਜੇ ਲਾ ਲਿੰਦੇ ਹਾਂ ਕਦੀ ਨਹੀ ਕਿਹਾ। ਆਹੋ ਤੁਹਾਡੇ ਡਿੱਗਦੇ ਝਾਈ ਦੇ ਕੋਠੇ ਤੇ ਡਿੱਗਦੇ। ਮੈਂ ਕਦੀ ਡੰਡੇ ਨਾਲ ਫੜ ਲੈਂਦੀ ਕਦੇ ਜੋਨੇ ਨੂੰ ਚੜ੍ਹਾ ਲੈਂਦੀ ਹੁੰਦੀ ਆ ਤੇ ਫੜ੍ਹ ਲੈਂਦੀ ਹੁੰਦੀ ਆ।

ਪਰ ਇਹ ਅੜੀਏ ਬਹੁਤਾ ਕਰਦੀ ਆ।

ਆਹੋ ਇਹ ਕਰਦੀ ਰਹੇ ਜੋ ਮਰਜੀ ਕਰਦੀ ਰਹੇ ਉਹ ਤਾਂ ਨਹੀ ਕੁਝ ਜਾਣਦਾ ਉਹਨੂੰ ਕਦੇ ਵੀ। ਆਹੋ ਉਹ ਤਾਂ ਨਹੀ ਜਾਣਦਾ ਸਹੀ ਗੱਲ ਏ।

ਆਹੋ ਇਹ ਤਾਂ ਗੱਲ ਸਹੀ ਆ।

ਮੰਨੂ ਦੇ ਪ੍ਰਾ ਮੰਨੂ ਦੇ ਪ੍ਰਾਹੁਣੇ ਨੂੰ ਵੀ ਜਿਦਾ ਮਰਜੀ ਆਪਣੀ ਨਨਾਣ ਤਾਂ ਰਹਿ ਜਾਏ ਤੇ ਰਹਿ ਜਾਏ ਉਨ੍ਹਾਂ ਨੂੰ ਨਹੀਂ ਵੇਖ ਲਾ ਪੈਸੇ ਧੇਲੇ ਤੋਂ ਰਹਿਣ ਦਿੰਦੀ। ਹਾਂ ਵਾਕਿਆ ਗੱਲ ਸਹੀ ਆ। ਉਨ੍ਹਾਂ ਨੂੰ ਰਹਿਣ ਦਿੰਦਾ। ਹਮ ਨਾ ਆਪਣੇ ਪਲੱਸਤਰ ਛੱਡ ਦਿੱਤਾ ਉਹਤੇ ਉਹਦੇ ਪ੍ਰਾਹਣੇ ਦੇ ਜਾਣ ਨੂੰ ਬਾਹਰ ਪੰਜਾਹ ਹਜ਼ਾਰ ਰੁਪਈਆ ਦੇ ਆਈ ਕੱਢਾ ਕੇ ਦੱਸ ਦਿਨ ਹੋਏ ਆ। ਕਿਹਨੂੰ ਏਦੇ ਕਮਲ ਦੇ ਪ੍ਰਾਹੁਣੇ ਨੂੰ?